ਤੇ ਏਹਦਾ ਨਾਮ ਹੈਗਾ ਹੈ ਸਿਟੀ ਸੈਂਟਰ ਸੈਲੂਨ ਤੇ ਇਹ ਹੈਗਾ ਯਾ ਆਪਣਾ ਗੋਪਾਲ ਗੰਜ ਚ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਦਿਆ ਤੇ ਦੇਖ ਸਕਦੇ ਇੱਕ ਰੈਸਟੋਰੈਂਟ ਦਾ ਵਿਊ ਨਜ਼ਰ ਆਉਣਦਿਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜਰ ਆਂਦਿਆ ਤੁਹੀ ਦੇਖ ਸਕਦੇ ਔ ਇਕ ਕਲੀਨਿਕ ਸ਼ੌਪ ਦਾ ਵਿਊ ਨਜਰ ਆਂਦਿਆ ਏ ਆ।

ਏਸ ਪਿੱਚਰ ਵਿੱਚ ਜਿਹੜਾ ਤੁਹੀ ਵਿਊ ਦੇਖਣ ਦੇ ਹੈਗਾ ਇੱਕ ਪਾਰਕ ਦਾ ਦੇਖ ਸਕਦੇ ਆਂ ਜਿਹੜਾ ਪਾਰਕ ਦੇ ਅੰਦਰ ਮਾਹੌਲ ਵਧੀਆ ਐ ਹਰਿਆਲੀ ਆਲਾ ਵਾਤਾਵਰਨ ਏ ਆ ਪੇੜ ਪੋਤੇ ਲੱਗੇ ਹੋਏ ਆ ਦਰਖਤ ਲੱਗੇ ਆ।

ਮਿੱਟੀ ਦੇ ਘੜੇ ਵਗੈਰਾ ਪਏ ਲੱਗਦੇ ਇਹਨਾਂ ਦੇ ਰੰਗ ਬੜੇ ਸੋਹਣੇ ਆ ਇੱਕ ਹਰੇ ਰੰਗ ਦਾ ਏ ਆ ਇੱਕ ਜਾਮਨੀ ਰੰਗ ਦਾ ਐ ਗੁਲਾਬੀ ਰੰਗ ਦਾ ਵੀ ਐ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਡਿਆ ਤੁਸੀਂ ਦੇਖ ਸਕਦੇ ਹ ਕਿ ਕਲਾਸ ਦਾ ਵਿਊ ਨਜ਼ਰ ਆਉਣ ਡਿਆ ਤੇ ਕਲਾਸ ਦੇ ਅੰਦਰ ਦੇਖ ਸਕਦੇ ਜਿਹੜੇ ਬੱਚੇ ਆ।

ਤੇ ਫੁੱਲ ਬੂਟੇ ਵੀ ਲੱਗੇ ਆ ਤੇ ਤੁਹੀ ਇੱਥੇ ਜਾ ਸਕਦੇ ਆਂ ਘੁੰਮਣ ਆਲੀ ਜਗ੍ਹਾ ਏ ਆ।

ਇਥੇ ਤੁਸੀਂ ਵੀ ਵਿਜ਼ਿਟ ਕਰ ਸਕਦੇ ਹਾਂ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਵਾ ਸਕਦੇ ਆਂ ਕਾਰਾਂ ਦੇ ਵਿੱਚ ਹੋ ਗਿਆ ਮੋਟਰ ਸਾਈਕਲਾਂ ਚ ਹੋ ਗਿਆ ਐਕਟੀਵਾ ਚ ਹੋ ਗਿਆ।

ਤੇ ਆਟੋ 'ਚ ਇਹ ਹੋ ਗਿਆ ਬਾਕੀ ਦੇਖ ਸਕਦੇ ਆਂ ਇੱਥੇ ਇੱਕ ਵਾਈਟ ਕਲਰ ਦੀ ਗੱਡੀ ਖੜੀ ਐ ਬਲੈਰੋ ਇਹਦੇ ਵਿੱਚ ਤੇਲ ਪਾਇਆ ਜਾ ਰਿਹਾ ਐ ਇੱਥੇ ਦਾ ਮਾਹੌਲ ਵਧੀਆ ਐ।

ਤੇ ਫੁੱਲ ਬੂਟੇ ਵੀ ਲੱਗੇ ਆ ਤੇ ਇੱਥੇ ਦੇਖ ਸਕਦੇ ਆ ਵੀ ਪਾਰਕਿੰਗ ਦਾ ਵੀ ਪ੍ਰਬੰਧ ਹੈਗਾ ਆ।